ਬਾਹਰ ਭਜਾਤਾ ਸਮਾਜ ਕਹਿੰਦੇ ਨੇ

ਮੈਂ ਕਿਹਾ ਸੱਸ ਨੂੰ ਭਾਵੇਂ ਕੱਢਿਆ ਕਰੇ, ਬਈ ਜਾ ਜਿੱਥੋਂ ਸਮਾਉਣੇ ਸਮਾ ਜਾ ਕੇ

ਬੱਸ ਆਹੋ

ਹੋਰ ਵਧੀਆ

ਤੂੰ ਸੁਣਾ ਆਪਣੀ

ਤੇਰੇ ਨਾਲ ਇੱਕ ਹੋਰ ਕੁੜੀ ਜਾਂਦੀ ਹੁੰਦੀ ਸੀ ਨਾ

ਨਾ ਉਹਨੂੰ ਤਾਂ ਕਿੰਨਾ ਚਿਰ ਹੋ ਗਿਆ ਭੱਠੇ ਭੂੱਠੇ ਤੇ ਜਾਂਦੇ ਸੀ ਇਸ ਕਰ ਅੱਛਾ ਆਹੋ ਫੇਰ ਹੈ ਨਾ ਭੱਠਿਆਂ ਦਾ ਕੰਮ ਸ਼ੁਰੂ ਹੋ ਗਿਆ

ਹੋਰ ਹਾਂ ਠੀਕ ਹੈ,

ਕੁੱਛ ਨਹੀਂ, ਠੀਕ ਹੈ, ਹੋਰ ਫੇਰ ਹੋਰ ਠੀਕ ਹੈ

ਉਹਦੇ ਕੋਲੋਂ ਇੱਕੋ ਕੰਮ ਹੋਣਾ ਜਾਂ ਭੱਠੇ ਦਾ ਕੰਮ ਕਰ ਲਉ ਤੇ ਜਾਂ

ਇੱਕੋ ਕੰੰਮ ਹੋਣਾ ਫੇਰ, ਮੈਂ ਤਾਂ ਇਹਨੂੰ ਕਿਹਾ ਸੀ ਜਾਂ ਤਾਂ ਉਹ ਕੰਮ ਕਰ ਲਾ ਜਾਂ ਉਹ ਹਾਂ ਇਹ ਤਾਂ ਗੱਲ ਸਹੀ ਹੈ ਹੋਰ ਫੇਰ ਨੀਂਦ ਆਉਂਦੀ ਲੱਗਦੀ ਸਪਨਾ ਨੂੰ ਆਹੋਮ ਸੁੱਤੀ ਨਹੀਂ ਨਾ ਹੋਣੀ

ਸੁੱਤੀ ਨਹੀਂ ਅੜੀਏ, ਕੰਮ ਬੜਾ ਪਿਆ ਹੈ, ਜਿੰਨਾ ਜਿ ਦਿਨ ਦੇ ਝੋਨਾ ਲਾਉਣ ਜਾਂਦੇ ਹੈ ਨਾ

ਉਹ ਦਿਨ ਇਹਨੇ ਆਹ ਕਿਹਦੇ ਨਾਲ ਉ ਚਾਦਰ ਉਹ ਜਿ-ਦਿਨ ਪਹਿਲੇ ਦਿਨ ਗਈ, ਉਹ ਦਿਨ ਚਾਦਰਾਂ ਚੂਦਰਾਂ ਵਿਸਾ ਵਿਸੂ ਕੇ, ਲੀੜੇ ਲੂੜੇ ਧੋ ਕੇ ਗਈ ਸਾਂ

ਅਤੇ ਉਹ ਫੇਰ ਅੱਜ ਮੈਂ ਜਵਾਬ ਦੇ ਦਿੱਤਾ, ਅੱਜ ਫੇਰ ਡੇ ਪਈ, ਉਹ ਕੰਬਲ ਕੁੰਬਲ ਕੱਢ ਕੇ, ਚੱਲ ਠੀਕ ਹੈ ਫੇਰ ਚੰਗਾ Mobile phone ਅੱਜ ਦੇ ਸਮੇ ਦਾ ਹਰਮਨ ਪਿਆਰਾ ਸੰਚਾਰ ਦਾ ਸਾਧਨ ਬਣ ਗਿਆ ਹੈ।

Mobile phone ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ ਆਮ ਲੋਕਾਂ ਦੁਆਰਾ ਪਹਿਲੀ ਵਾਰ ਮੋਬਾਈਲ ਫ਼ੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ ਉੱਨੀ ਸੌ ਤਰਾਸੀ ਈਸਵੀ ਵਿੱਚ ਅਮਰੀਕਾ ਵਿਖੇ ਹੋਇਆ। ਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕ ਪ੍ਰਿਅਤਾ ਦਿਨੋ-ਦਿਨ ਤੇਜ਼ੀ ਨਾਲ ਆਪਣੇ ਪੈਰ ਪਸਾਰਦੀ ਗਈ। ਨਵੀਂ ਪੀੜ੍ਹੀ ਵਿੱਚ ਫ਼ੋਨ ਦਾ ਰੁਝਾਨ ਕਾਫ਼ੀ ਵੱਧਦਾ ਜਾ ਰਿਹਾ ਹੈ mobile phone ਦੇ ਖ਼ਪਤਕਾਰਾਂ

ਰਹਿਣੀ-ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਦਰਸ਼ਨ ਕਰਨ ਵਿੱਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਆਈ-ਫ਼ੋਨ ਤੇ smart mobile phone ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿੱਚ ਲੱਗੇ ਰਹਿੰਦੇ ਹਨ। ਆਮ ਲੋਕਾਂ ਵਿੱਚ ਵਰਤੋਂ, ਅੱਜ ਦੇ ਸਮੇਂ ਨੌਜਵਾਨਾਂ ਵਰਗ ਤੋਂ ਇਲਾਵਾ mobile phone ਦੀ ਵਰਤੋਂ ਸਮਾਜ ਵਿੱਚ

ਚੱਲ ਰਹੀ ਜਾਪਦੀ ਹੈ ਅੱਜ ਦੀ ਦੁਨੀਆ ਵਿੱਚ mobile phone ਸਰਬ-ਵਿਆਪਕ ਚੀਜ਼ ਬਣ ਗਿਆ ਹੈ। ਸਭ ਤੋਂ ਵੱਧ ਵਰਤੋਂ ਵਾਲਾ ਸੰਚਾਰ ਦਾ ਸਾਧਨ mobile phone ਹੈ, ਤੁਸੀਂ ਭਾਵੇਂ ਕਿਤੇ ਵੀ, ਕਿਸੇ ਵੀ ਹਾਲਤ ਵਿੱਚ ਹੋਵੋ, ਇਹ ਤਾਂ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਕਿਸੇ ਥਾਂ ਕਿਸੇ ਵੀ ਹਾਲਤ ਵਿੱਚ ਮੌਜੂਦ

ਪਹੁੰਚਾ ਦਿੰਦਾ ਹੈ ਇਸ ਦੀ ਵਰਤੋਂ ਕਰਦਿਆਂ ਸਾਡੇ ਕੋਲ ਆਪਣੇ ਨਾਲ ਸੰਬੰਧਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਦ੍ਰਿੜਤਾ, ਅਚੂਕਤਾ

Mobile phone ਜੇਬ ਵਿੱਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ, ਉੱਥੇ ਅਸੀਂ internet ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ-ਨਾਲ ਆਪਣੀ ਜਾਣਕਾਰੀ

ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆ ਦੇ ਹਰ ਪ੍ਰਕਾਰ ਦੇ ਦਿਲ-ਪਰਚਾਵੇ ਦੇ ਸਾਧਨਾਂ ਨਾਲ ਜੁੜੇ ਰਹਿੰਦੇ। Mobile phone ਦਾ ਅਗਲਾ ਵੱਡਾ ਵਪਾਰ ਅਦਾਰਿਆਂ ਨੂੰ ਹੈ mobile phone ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ-ਨਵੇਂ ਦਿਲ ਖਿੱਚਵੇਂ ਮਾਡਲਾਂ ਨੂੰ market ਵਿੱਚ ਪ ਪਰੋਸ ਕੇ ਤੇ

ਆਮ ਲੋਕਾਂ ਦੀਆਂ ਲੋੜਾਂ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਾਧਾ ਤੇ ਅਰਬਾਂ ਰੁਪਏ ਕਮਾ ਰਹੀਆਂ ਹਨ। ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿੱਚ ਲਾ ਕੇ ਜਿੱਥੇ

ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ ਮੋਬਾਈਲ internet ਉੱਤੇ ਪ੍ਰਾਪਤ GPS ਦੀ ਸਹੂਲਤ ਅਜੋਕੇ ਮਨੁੱਖ ਨੂੰ ਸਫ਼ਰ ਕਰਦੇ ਸਮੇਂ ਉਸਦੇ ਮਿੱਥੇ ਨਿਸ਼ਾਨੇ ਉੱਤੇ ਪਹੁੰਚਾਉਣ ਵਿੱਚ ਬਹੁਤ ਹੀ ਭਰੋਸੇਯੋਗ ਅਗਵਾਈ ਕਰਦੀ ਹੈ ਇਸ ਨਾਲ ਨਾ ਤਾਂ ਕਿਸੇ ਅਗਿਆਤ ਥਾਂ ਵਿੱਚੋਂ ਲੰਘ ਰਿਹਾ ਵਿਅਕਤੀ ਕਿਤੇ ਭਟਕਦਾ ਹੈ ਤੇ ਨਾ ਹੀ ਉਸਨੂੰ ਪੁੱਛ-ਗਿੱਛ ਕਰਨ ਦੀ ਜ਼ਰੂਰਤ ਪੈਂਦੀ ਹੈ।

ਅਦਾਨ ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਉੱਥੇ ਨਾਲ ਹੀ ਉਨ੍ਹਾਂ ਦੀ TV ਵਿੱਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਿਗਿਆਸਾ ਨੂੰ ਵੀ ਪੈਦਾ ਕਰਦਾ ਹੈ ਜਿਸ ਨਾਲ ਜ਼ਿੰਦਗੀ ਵਿੱਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕਲਾਕਾਰਾਂ ਨੂੰ ਪਦਾਰਥਾਂ ਲਾਭਾਂ ਲਾਭਾਂ ਦੇ ਨਾਲ-ਨਾਲ ਲੋਕ ਮਕਬੂਲੀਅਤ ਦੀ ਹਾਸਲ ਹੁੰਦੀ ਹੈ mobile phone ਇਕੱਲਾ ਹੀ TV ਅਤੇ ਰੇਡੀਓ ਦੀ ਲੋੜ ਨੂੰ ਪੂਰਾ ਕਰਦਾ ਹੈ। Mobile phone ਜਿੱਥੇ ਮਨੁੱਖ ਲਈ ਏਨਾ ਲਾਭਕਾਰੀ ਹੈ, ਉੱਥੇ ਇਹ ਹਾਨੀਕਾਰਕ ਪ੍ਰਭਾਵ ਵੀ ਹਨ। ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ blackmail ਤੇ ਧੋਖੇ ਭਰੇ ਕੰਮਾਂ ਨੂੰ ਨ

ਇਨ੍ਹਾਂ ਰਾਹੀਂ ਨਾ-ਬਾਲਗਾਂ ਵਿੱਚ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਸਿਲਸਿਲਾ ਚੱਲਦਾ ਰਹਿੰਦਾ ਹੈ, ਕਾਲਜਾਂ ਵਿੱਚ ਵੀ ਕੈਮਰੇ ਵਾਲੇ mobile phone ਅਤੇ m MMS ਦੀ ਲੱਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਬੁਰੇ ਅਸਰਾਂ ਦਾ ਬਾਰੇ ਦੱਸਿਆ ਹੈ, ਇਸ ਦੀ ਜ਼ਿਆਦਾ ਵਰਤੋਂ ਅੱਖਾਂ ਉੱਤੇ ਵੀ ਮਾੜੇ ਪ੍ਰਭਾਵ ਪਾਉਂਦੀ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਰਾਧਾ ਰਾਣੀ ਮੈਂ ਤੁਹਾਨੂੰ ਅਹ ਸੁਣਾਵਾਂ ਗੀ ਕੁਛ ਦੁਨੀਆ, ਬਾਰੇ ਕੁਛ ਆਪਣੇ ਬਾਰੇ, ਕੁਛ ਲੋਕਾਂ ਬਾਰੇ, ਕੁਛ ਆਸ ਪੜੋਸ ਬਾਰੇ। ਸਾਰਿਆ ਦਾ, ਥੋੜਾ ਥੋੜਾ ਸਾਰਿਆ ਦਾ ਮਿਸ਼ਰਨ। ਠੀਕ ਹੈ? ਜਿਹੜੇ ਅਹ ਕੀ ਕਹਿੰਦੇ ਆ ਆਪਣਾ ਇੱਕ ਨਾ ਮੈ ਤੁਹਾਨੂੰ ਕਹਾਨੀ ਸੁਣਾਦੀ ਆਂ ਇਕ ਨਾ ਅੰਗੁਠਾ ਟੇਕ ਹੁੰਦਾ ਸੀਗਾ ਮਤਲਬ ਪਹਿਲਾ ਇਕ ਦਮਪਤੀ ਹੁੰਦਾ ਸੀਗਾ ਜਿਨ੍ਹਾ ਦੇ ਕੋਈ ਬੱਚਾ ਨੀ ਸੀਗਾ। ਬੁੱਢਾ ਬੁਡੀ ਹੁੰਦੇ ਸੀਗੇ। ਤੇ ਉਨਾ ਦੇ ਕੋਈ ਬੱਚਾ ਨੀ ਸੀਗਾ। ਉਨਾ ਦੇ ਘਰ ਇਕ ਸਾਧੂ ਆਉਂਦਾ ਹੈ। ਉਹ ਕਹਿੰਦਾ ਹੈ ਮਾਈ ਮੈਨੂੰ ਭਿਖਸ਼ਾ ਦੇ ਤੇ ਮਾਈ ਨਿਕਲ ਕੇ ਆਉਂਦੀ ਹੈ ਬਾਹਰ।

ਉਹ ਕਹਿੰਦਾ ਮਾਈ ਤੈਨੂੰ ਕੀ ਦੁੱਖ ਐ? ਤੂੰ ਮੈਨੂੰ ਦਸ ਤੇ ਮਾਈ ਕਹਿੰਦੀ ਐ ਮੇਰੇ ਕੋਲ ਨਾ ਬੱਚਾ ਨੀ ਹੈ ਕੋਈ ਸਾਰੀ ਉਮਰ ਨਿਕਲ ਗਈ ਮੇਰੀ ਬੱਚਾ ਨਹੀਂ ਹੈਗਾ ਮੇਰੇ ਕੋਲ ਮੈਨੂੰ ਔਲਾਦ ਚਾਹੀਦੀ ਸੀਗੀ। ਤੇ ਉਹ ਕਹਿੰਦਾ ਹੈ ਕਿ ਬਸ ਐਨੀ ਕੁ ਹੀ ਗੱਲ? ਤੈਨੂੰ ਤੂੰ ਇਕ ਕਾਮ ਕਰ ਮੇਰੀ ਝੋਲੀ ਦੇ ਵਿੱਚ ਹੱਥ ਪਾ, ਜੋ ਤੇਰੇ ਹੱਥ ਲੱਗੇਗਾ ਉਹ ਤੇਰਾ। ਤੇ ਮਾਈ ਕਹਿੰਦੀ ਠੀਕ ਹੈ। ਉਸ ਤੋਂ ਬਾਅਦ ਮਾਈ ਉਹਦੇ ਝੋਲੇ ਦੇ ਵਿੱਚ ਹੱਥ ਪਾਂਦੀ ਐ। ਉਹਦੇ ਹੱਥ ਵਿੱਚ ਕੱਦੂ ਦੇ ਬੀਜ ਆਉਂਦੇ ਐ ਤੇ ਉਹ ਬੀਜਾਂ ਨੂੰ ਬਾਹਰ ਕੱਢਦੀ ਹੁੰਦੀ ਐ। ਤੇ ਕਹਿੰਦੀ ਬਾਬਾ ਜੀ ਇਹਦਾ ਮੈ ਕੀ ਕਰਨਾ ਆ? ਬਾਬਾ ਕਹਿੰਦਾ ਤੂੰ ਇਹਨੂੰ ਬੀਜ। ਤੇ ਉਹ ਪਹਿਲਾ ਜੇੜੇ ਸੀਗੇ ਨਾ ਪਿਹਲੇ ਜ਼ਮਾਨੇ ਦੇ ਵਿੱਚ ਛੱਪੜ ਹੁੰਦੇ ਸੀਗੇ, ਛੱਪੜ। ਉਹਦੇ ਬਣਦੇ ਸੀ ਇਹ। ਕੀ ਕਹਿੰਦੇ ਘਾਹ ਫੂਸ ਦੇ। ਤੇ ਉਹ ਛੱਪੜ ਦੇ ਵਿੱਚ ਕਹਿੰਦੇ ਇਹਨੂੰ ਇਹਦੇ ਉੱਪਰ ਚੜਾ ਦਈ। ਤੇ ਜਿਹੜਾ ਪਹਿਲਾ ਫਲ ਲੱਗੇਗਾ ਨਾ ਉਹ ਮੈਨੂੰ ਦੇਦੀ ਤੂੰ। ਫਿਰ ਬਾਅਦ ਚ ਦੂਜਾ ਫਲ ਲੱਗੇਗਾ, ਤੇ ਉਹਦੀ ਸਬਜੀ ਬਣਾ ਕੇ ਖਾ ਲਈ। ਜਿਹੜਾ ਤੈਨੂੰ ਬੱਚਾ ਮਿਲਜੇਗਾ। ਤੇ ਕੀ ਕਹਿੰਦੇ ਆ ਆਪਣਾ ਉਹ ਕਹਿੰਦੀ ਠੀਕ ਐ। ਉਹਨੇ ਬਾਈ ਅਹ ਬੀਜ ਬੋ ਦਿੱਤਾ ਉਸ ਤੂੰ ਬਾਅਦ ਉਹਦੇ ਘਰ ਮਤਲਬ ਵੇਲ ਥੋੜੀ ਜਿਹੀ ਉੱਘੀ ਰਾਤੋ ਰਾਤ ਉੱਘ ਗਈ । ਥੋੜੀ ਜੀ ਵੱਡੀ ਹੋਈ। ਸਵੇਰ ਤਕ ਦੇਖੇ, ਪੂਰੇ ਛੱਪੜ ਦੇ ਵਿਚ ਵੇਲ ਫੈਲੀ ਹੁਈ ਸੀਗੀ ਕੱਦੂ ਦੀ। ਤੇ ਸ਼ਾਮ ਤੱਕ ਓਹਦੇ ਕੱਦੂ ਦੇ, ਖਾਸੇ ਸਾਰੇ ਕੱਦੂ ਆਗ ਗਏ। ਉਹਨੇ ਦੇਖਿਆ ਵੀ ਇੱਕ ਕੱਦੂ ਜਿਹੜਾ ਪਹਿਲਾ ਸੀਗਾ, ਸਭ ਤੋਂ ਵੱਡਾ ਸੀਗਾ। ਉਹਨੇ ਅਹ ਕੱਦੂ ਦੇ ਉੱਪਰੋਂ ਦੀ ਅਵਾਜ ਆਈ। ਅਹ ਬੁੱਢੀ ਮਾਈ ਦੇਖ ਕੇ ਹੈਰਾਨ। ਕਹਿੰਦੀ ਆਹ ਕੀ ਹੋਇਆ? ਅਹ ਇਹ ਤਾਂ ਚਮਤਕਾਰ ਹੋ ਗਿਆ। ਬਾਬਾ ਚਲਾ ਗਿਆ ਸੀਗਾ। ਉਥੋ, ਤੇ ਚਮਤਕਾਰ ਦੇਖੇ ਬੁੱਢੀ ਮਾਈ ਹੈਰਾਨ ਤੇ ਉਤੋ ਦੀ ਆਵਾਜ ਆਉਂਦੀ ਆ। ਠੰਡੀ ਮਾਈ ਮੈਨੂੰ ਉਤਾਰ ਲੈ ਇਥੋ। ਮਾਈ ਦੇਖੇ ਇਧਰ ਉੱਧਰ ਉਹਨੂੰ ਕੁਝ ਨੀ ਦਿਸਿਆ ਬਈ।

ਕੱਦੂ ਦੇ ਵਿੱਚੋ ਅਵਾਜ ਆਉਂਦੀ ਸੀਗੀ ਕਹਿੰਦੇ ਮਾਈ ਮੈ ਇਹਦੇ ਕੱਦੂ ਦੇ ਵਿੱਚ ਹੈਗਾ ਆ ਤੇਰਾ ਪੁੱਤ ਤੂੰ ਮੈਨੂੰ ਇਥੋਂ ਉਤਾਰ ਲੈ। ਫਿਰ ਉਹਨੇ ਕੱਦੂ ਉਥੋ ਦੀ ਛੱਪੜ ਦੇ ਉੱਤੋਂ ਦੀ ਤਾਰਿਆ, ਕੱਟ ਕੇ ਉਹਦੀ ਉਪਰੋ ਦੀ। ਉਹਨੇ ਨੀਚੇ ਉਤਾਰ ਲਿਆ। ਉਸਤੋਂ ਬਾਅਦ ਉਹਨੇ ਕਿਹਾ ਬੀ ਤੂੰ ਇਹਦੇ ਵਿੱਚ ਕੋਣ ਬੋਲਦਾ ਹੈ ਭਾਈ? ਤੂੰ ਕੋਣ ਹੈਗਾ ਹੈ ਅਹ ਤੇ ਮੈਨੂੰ ਕਿਦਾ ਜਾਣਦਾ ਐ? ਤੂੰ ਕੋਈ ਭੂਤ ਪ੍ਰੇਤ ਤੇ ਨਹੀਂ ਹੈਗਾ?

ਦੂਜੀ ਗੱਲ ਇਹ ਐ ਉਹ ਬਾਬਾ ਆਏਗਾ ਅਹ ਉਹਨੂੰ ਦੱਸੀ ਨਾ ਕਿ ਮੈ ਇਸਦੇ ਵਿੱਚ ਸੀਗਾ। ਕਿਉਂਕਿ ਉਹ ਮੈਨੂੰ ਲੈਜੇਗਾ ਫਿਰ। ਜੇ ਤੂੰ ਉਹਨੂੰ ਦੇ ਦਿੱਤਾ, ਪਤਾ ਨੀ ਕਦੋ ਤੇਰੀ ਔਲਾਦ ਹੋਣੀ ਐ ਫਿਰ। ਮੈ ਤੇਰਾ ਪੁੱਤ ਆ। ਤੂੰ ਮੈਨੂੰ ਦੂਰ ਨਾ ਕਰ ਆਪਣੇ ਤੋਂ ਤੇ ਮਾਈ ਕਹਿੰਦੀ ਐ ਠੀਕ ਹੈ ਪੁੱਤ। ਤੇ ਉਹ ਕਹਿੰਦਾ ਹੈ ਕੇ ਮਾਈ ਇੱਕ ਕੰਮ ਕਰ। ਇਸ ਕੱਦੂ ਦੇ ਉਪਰ ਹੀ ਉਹਦੀ ਜਿਹਰੀ ਡੰਡਖੜੀ ਸੀਗੀ ਨਾ ਉਹ ਤੇ ਕਹਿੰਦੇ ਕਿ ਬਾਪੂ ਕਿਥੇ ਗਏ ਨੇ? ਉਹ ਕਹਿੰਦਾ ਅੰਗੂਠਾਟੇਕ ਤੇ ਉਹ ਨਾ ਦੇਖਿਆ ਨੀ ਸੀਗਾ ਮਾਈ ਨੇ ਜਿਹੜਾ ਕਦੀ ਕੱਦੂ ਦੇ ਵਿੱਚ ਬੰਦਾ ਐ ਤੇ ਤੇ ਉਹ ਕਹਿੰਦਾ ਉਹ ਕਹਿੰਦੀ ਐ ਵੀ ਉਹ ਤਾਂ ਗਏ ਹੋਏ ਨੇ ਖੇਤ ਚ, ਖੇਤ ਬਾਹੁਣ। ਤੇ ਕਹਿੰਦਾ ਠੀਕ ਹੈ। ਕਹੇ ਰੋਟੀ ਲੈਕੇ ਜਾਣਾ ਪੁੱਤ ਮੈਂ। ਤੂੰ ਇਥੇ ਬੈਠ, ਅੰਦਰ। ਰੁੱਕ ਜਾ ਤੂੰ ਮੈ ਜਾਂਦੀ ਆ। ਤੇ ਉਹ ਕਹਿੰਦਾ ਨਹੀਂ ਮਾਈ ਤੂੰ ਏਦਾਂ ਕਰ, ਰੋਟੀ ਬੰਨ ਤੇ ਮੇਰੀ ਇਹ ਜਿਹੜੀ ਡੰਠਲੀ ਐ ਇਹਦੇ ਵਿੱਚ ਬੰਨ ਦੇ। ਮੈਂ ਬਾਪੁ ਜੀ ਨੂੰ ਰੋਟੀ ਦੇ ਕੇ ਆਉਨਾ ਆ ਤੇ ਉਹ ਕਹਿੰਦੀ ਤੂੰ ਕਿੱਦਾਂ ਜਾਏਂਗਾ ਪੁੱਤ? ਤੇ ਤੂੰ ਦੇਖ ਮੈ ਲੈਕੇ ਜਾਂਦਾ। ਮਾਈ ਨੇ ਏਦਾਂ ਹੀ ਕੀਤਾ। ਰੋਟੀ ਬੰਨ ਦਿੱਤੀ ਉਹਦੀ ਡੰਠਲੀ ਦੇ ਵਿੱਚ। ਤੇ ਕਹਿੰਦੀ ਉਹ ਕਹਿੰਦਾ ਵੀ ਮੈਨੂੰ ਨਾ ਥੋੜਾ ਜਾ ਧੱਕਾ ਲਾ ਦੇ। ਮੈਂ ਰੁੜਕਦਾ ਹੁੰਦਾ ਚਲਾ ਜਾਵਾਂਗਾ। ਕਹਿੰਦੀ ਠੀਕ ਹੈ। ਉਹ ਰੁੜਕਦਾ ਹੋਇਆ ਖੇਤ ਚ ਜਾਕੇ ਰੁੱਕ ਗਿਆ। ਉਥੇ ਜੇੜਾ ਕਿਸਾਨ ਸੀਗਾ, ਬੁੱਢਾ ਬਾਬਾ। ਉਹ ਖੇਤ ਵਾਹੁੰਦਾ ਸੀਗਾ ਤੇ ਉਹਨੇ ਅਵਾਜ਼ ਮਾਰੀ, ਬਾਪੁ ਜੀ। ਉਹ ਬੁੱਢਾ ਬਾਬਾ ਜਿੜਾ ਸੀਗਾ ਉਹਨੇ ਦੇਖਿਆ ਚਾਰ ਚੁਫੇਰੇ ਪੀ ਇਥੇ ਤਾ ਕੋਈ ਦਿਖਾਈ ਨੀ ਦਿੰਦਾ। ਇਹ ਅਵਾਜ ਕੋਣ ਮਾਰਦਾ ਐ ਤੇ ਮੇਰਾ ਤਾਂ ਕੋਈ ਪੁੁਤ ਹੈ ਹੀ ਨਹੀਂ। ਉਹ ਵਾਪਿਸ ਵਾਹੁਣ ਲੱਗ ਪਿਆ ਖੇਤ। ਉਸਤੋਂ ਬਾਅਦ ਖਾਸੀ ਵਾਰੀ ਉਸਨੇ ਅਵਾਜ ਮਾਰੀ। ਬੀ ਬਾਬਾ ਜੀ, ਬਾਪੁ ਜੀ ਮੈਂ ਥੋਡਾ ਪੁੱਤ ਬੋਲਦਾ ਆ ਇੱਥੇ ਦੇਖੋ। ਟਿਯੂਬ ਵੈੱਲ ਕੋਲ। ਓਥੇ ਮਤਲੱਬ ਪਹਿਲਾ ਟੁਬੈਲ ਨੀ ਹੁੰਦੇ ਸੀਗੇ ਖੂਹ ਜੇ ਹੁੰਦੇ ਸੀਗੇ ਉਹਦੇ ਵਿੱਚ ਇੰਜਣ ਲੱਗਿਆ ਹੁੰਦਾ ਸੀਗਾ।

ਫਿਰ ਅਹ ਬੇਲ ਦੇ ਉੱਤੇ ਮੈਂ ਮਤਲੱਬ ਕੱਦੂ ਦੇ ਵਿੱਚ ਮੈ ਹੈਗਾ, ਅੰਗੂਠਾ ਟੇਕ ਛੋਟਾ ਜਾ। ਬੀ ਮੈ ਥੋਡਾ ਪੁੱਤ ਆ। ਕਹਿੰਦੇ ਠੀਕ ਐ। ਤੇ ਮੈ ਥੋਡੇ ਵਾਸਤੇ ਰੋਟੀ ਲੈ ਕੇ ਆਇਆ।

ਬਾਪੂ ਜਿਹੜਾ ਸੀਗਾ ਤੇ ਉਹ ਅਹ ਕੀ ਕਹਿੰਦੇ ਕਹਿੰਦਾ ਠੀਕ ਐ। ਕਰਲੈ ਤੂੰ ਮੈਂ ਰੋਟੀ ਖਾਂਦਾ ਏਨੇ। ਏਨੇ ਬਾਪੂ ਜੀ ਰੋਟੀ ਖਾਣ ਲੱਗੇ ਇਨੇ ਨੂੰ ਅੰਗੂਠਾ ਟੇਕ ਨੇ ਸਾਰਾ ਖੇਤ ਵਾਹ ਦਿੱਤਾ। ਉਹ ਦੇਖ ਕੇ ਹੈਰਾਨ ਬੀ ਇਹ ਕੰਮ ਤਾਂ ਦੋ ਦਿਨਾਂ ਦਾ ਸੀਗਾ, ਜਿਹੜਾ ਇਹਨੇ ਅੱਧੇ ਘੰਟੇ ਚ ਕਰ ਦਿੱਤਾ। ਇਨੇ ਨੂੁੰ ਰੋਟੀ ਖਾਕੇ ਬਾਪੂ ਜੀ ਸੋਗੇ ਸੀਗੇ ਨਾ, ਇਨੇ ਨੂੁੰ ਅੰਗੂਠਾ ਟੇਕ ਨੇ ਪੂਰਾ ਖੇਤ ਵਾਹ ਦਿੱਤਾ। ਬਲਦ ਜਿਹੜੇ ਸੀਗੇ

ਮੇਰੀ ਮਾਂ ਇੰਤਜਾਰ ਕਰ ਰਹੀ ਐ ਥੋਡਾ ਤੇ ਮੇਰਾ ਆਪਾ ਚੱਲਦੇ ਆ ਘਰਾਂ ਤੇ ਰੋਟੀ ਖਾਂਦੇ ਆ ਕਹਿੰਦਾ ਠੀਕ ਐ। ਸ਼ਾਮ ਹੋਗੀ ਉਥੋ ਆਂਦੇ ਆਂਦੇ ਖੇਤ ਚੋ ਤੇ ਆਕੇ ਹੱਥ ਪੈਰ ਧੋਏ। ਕਿਸਾਨ ਨੇ ਜਿਹੜਾ ਬੁੱਢਾ ਬਾਪੂ ਜੀ ਸੀਗਾ, ਹੱਥ ਪੈਰ ਧੋ ਕੇ ਉਹਨੇ ਉਹਨੂੰ ਕਿਹਾ ਪੀ ਚੱਲ ਸਾਡਾ ਔਲਾਦ ਨੀ ਸੀਗੀ ਸਾਡੇ, ਸਾਡੇ ਓਲਾਦ ਆਗੀ। ਦੋਨੇ ਬਹੁਤ ਖੁਸ਼ ਸੀਗੇ, ਦੋਨੋ ਜੀ।

ਕਹਿੰਦਾ ਆਹ ਮਾਂ ਜੀ ਮੈ ਬਾਹਰ ਕਿਦਾਂ ਆਵਾਂਗਾ? ਤੂਸੀ ਇਦਾਂ ਕਰੋ ਤੁਸੀਂ ਮੈਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੋਟੀ ਦੇਦੋ, ਮੈਂ ਓਥੇ ਖਾ ਲਵਾਂਗਾ। ਕਹਿੰਦੀ ਠੀਕ ਐ ਪੁੱਤ, ਜਿੱਦਾਂ ਤੇਰੀ ਮਰਜੀ। ਤੂੰ ਸਾਡਾ ਪੁੱਤ ਐ ।ਅਸੀਂ ਤੇਰੀ ਗੱਲ ਮੰਨਾਗੇ। ਸਾਨੂੰ ਬੁਢਾਪੇ ਚ ਔਲਾਦ ਮਿਲੀ ਏ। ਪਰ ਪੁੱਤ ਅਸੀਂ ਤੇਰੀ ਛਕਲ ਨੀ ਦੇਖੀ ਏ ਤੇ ਅਸੀ ਤੇਰੀ ਛਕਲ ਦੇਖਣਾ ਚਾਹੁਦੇ ਆ ਕਹਿੰਦਾ ਬੱਸ ਐਡੀ ਜੀ ਗੱਲ? ਉਹ ਇੱਕ ਛੇਕ ਦੇ ਵਿਚੋਂ, ਕੱਦੂ ਦੇ ਵਿੱਚ ਇੱਕ ਛੇਕ ਸੀਗਾ। ਉਹਦੇ ਵਿਚੋਂ ਬਾਹਰ ਆਇਆ। ਛੋਟਾ ਜਾ ਸੀਗਾ ਅੰਗੁਠਾ ਟੇਕ। ਉਹ ਆਕੇ ਬਾਪੁੂ ਦੇ ਹੱਥ ਵਿਚ ਖਲੋ ਗਿਆ। ਐਡਾ ਜਾ ਸੀਗਾ। ਉਹ ਦੋਨੋ ਦੇਖ ਕੇ ਹੈਰਾਨ ਕਿ ਆਹ ਕੀ ਐ? ਉਹ ਭਾਈ ਇਹ ਸਾਡਾ ਪੁੱਤ ਆ? ਤੇ ਉਹਨਾ ਨੇ ਬਹੁਤ ਪਿਆਰ ਕੀਤਾ ਉਹਦੇ ਨਾਲ ਦੋਨੇ ਜੀ ਜਿਹੜੇ ਸੀਗੇ ਉਹ ਦੋਨੇ ਰੋਣ ਲੱਗੇ? ਬੀ ਸਾਡੀ ਔਲਾਦ ਐ, ਬੀ ਐਨੀ ਕ ਇਹ ਕੋਈ ਦੇਖੇਗਾ ਮਤਲਬ ਸੋ ਬਾਤਾ ਚੱਲਣ ਲੱਗੀਆਂ। ਪਰ ਹਾਂ ਕੰਮ ਦਾ ਸੀਗਾ, ਵਧੀਆਂ ਸੀਗਾ। ਉਹਨਾ ਦਾ ਜੀਅ ਲਾਈ ਰੱਖਦਾ ਸੀਗਾ। ਚਲੋ ਜੀ,

ਤੇ ਕੁੱਝ ਦਿਨ ਇਦਾਂ ਹੀ ਨਿਕਲੇ ਉਹਨਾਂ ਦੇ। ਉਸਤੋਂ ਬਾਅਦ ਇੱਕ ਰਾਤ ਕਣਕ ਹੁੰਦੀ ਕਣਕ ਕੱਟ ਰਹੇ ਸੀਗੇ ਬੀ ਦਿਨ ਚ ਤਾਂ ਜ਼ਿਆਦਾ ਧੁੱਪ ਹੁੰਦੀ ਐ ਰਾਤ ਨੂੰ ਕੱਟ ਲੈਨੇ ਆ ਇਹਨੂੰ।

ਹੁਣ ਖੇਤਾ ਵਿੱਚ ਖੱਡੇ ਵੀ ਹੁੰਦੇ ਐ। ਉਹ ਖੱਡੇ ਦੇ ਵਿੱਚ ਲੁਕ ਗਿਆ ਉਹਨਾਂ ਨੂੰ ਦੇਖ ਕੇ। ਨਾਲ ਨਹਿਰ ਸੀਗੀ ਇੱਕ ਤੇ ਉਹਨੇ ਦੇਖਿਆ ਬੀ ਇਹ ਸੱਤ ਚੋਰ ਐ। ਉਹ ਚੋਰੀ ਕਰਨ ਜਾ ਰਹੇ ਸੀਗੇ। ਉਹ ਆਪਸ ਦੇ ਵਿਚ ਕਹਿੰਦੇ ਕਿ ਅੱਜ ਤਾਂ ਉੱਥੇ ਸੇਠ ਸੇਠਾਣੀ ਦੇ ਘਰ ਚੋਰੀ ਕਰਨ ਜਾਣਾ। ਉਹਨਾ ਦੇ ਵਧੀਆਂ ਮੋਟਾ ਮਾਲ ਮਿਲੇਗਾ। ਵਧੀਆਂ ਜਲਦੀ ਚਲੋ ਫਿਰ ਸਭ ਸੋ ਜਾਣਗੇ। ਚੰਗਾ ਜੀ, ਸਤਿ ਸ੍ਰੀ ਅਕਾਲ ।

ਠੀਕ ਹੈ madam ਹਾਂਜੀ. ਸਤਿ ਸ੍ਰੀੂ ਅਕਾਲ madam ਜੀ, ਸਤਿ ਸ੍ਰੀ ਅਕਾਲ ਜੀ, ਦੁਬਾਰਾ ਬੁਲਾਉਣੀ ਹੈ, ਹਾਂਜੀ ਬੁਲਾ ਲਈਏ ਮੈਂ ਕਿਹਾ

ਹਾਂ ਠੀਕ ਹੈ, medicine ਲੈ ਆਈ ਹਾਂ।

ਨਿਗਲ ਵੀ ਗਈ ਹੈ ਕੀ ਨਿਗਲ ਵੀ ਗਈ ਹੈ ਮਤਲਬ ਖਾ ਵੀ ਗਈ ਹੈ

ਹਾਂ ਠੀਕ ਹੈ ਬਸ ਖੇਤਾਂ ਤੋਂ ਜਾਣ ਦੀ ਤਿਆਰੀ ਹੈ

ਨਹੀਂ ਵਿੱਚੋਂ ਛੁੱਟੀਆਂ ਹੋ ਜਾਂਦੀਆਂ, ਜਦੋਂ ਬੁਖਾਰ ਹੋ ਜਾਂਦਾ ਫੇਰ ਵਿੱਚੋਂ ਛੁੱਟੀ ਹੋ ਜਾਂਦੀ ਠੀਕ ਹੈ ਠੀਕ ਹੈ

ਵਧੀਆ ਜਾਣਾ ਚਾਹੀਦਾ

ਯਾਰ ਗਰਮੀ ਬੜੀ ਹੋ ਗਈ ਹੈ ਹੋ ਗਈ ਹੈ ਅਤੇ ਮੈਂ ਕੀਤੀ ਹੈ

ਕੀ ਪਤਾ ਤੂੰ ਨਾ ਕੀਤੀ ਹੋਵੇ ਮੈਂ ਕਿੱਥੇ ਕਰਨੀ, ਮੇਰੇ ਵੱਸ ਚ ਹੁੰਦਾ ਤਾਂ ਮੈਂ ਗਰਮੀ ਹੋਣ ਹੀ ਨਾ ਦਿੰਦੀ

ਹਾਂਜੀ ਹੁਣ ਵੀ ਸਕੂਟੀ ਤੋਂ ਇੱਥੇ ਦੁਕਾਨ ਤੇ ਬੜਾ ਛੇਕ ਪੈਂਦਾ, ਹਵਾ ਬੜੀ ਪੈਂਦੀ ਗਰਮ

ਹਾਂ ਹਾਂ ਠੀਕ ਆ, ਲਾਗੇ ਬਹਿ ਗਏ, ਦੋਵੇਂ ਲਾਗੇ ਲੰਮੇ ਪੈ ਜਾਉ ਨਾਲ ਹੀ

ਹੂੰ ਹੂੰ ਪਰ ਧੁੱਪੇ ਜਾ ਕੇ ਕੀ ਕਰਨਾ ਹੁੰਦਾ ਵਾ, ਹੈਂ ਚੱਕਰ ਲਾ ਲਿਆ ਕਰੋ ਜੀ

ਸ਼ਾਮ ਨੂੰ, ਸ਼ਾਮ ਨੂੰ ਬਾਹਰ ਵਿਹੜੇ ਚ ਲਾਉਂਦੀ ਹਾਂ।

ਸ਼ਾਮਾਂ ਨੂੰ ਫੇਰ ਕੀਰਤਨ ਨੂੰ ਜਾਈਏ, ਉਦੋਂ ਵੀ ਸੈਰ ਹੋ ਜਾਂਦੀ ਹੈ ਫਾਟਕ ਤੱਕ

ਬਾਕੀ time pass ਲੰਮੇ ਪਏ ਰਹੀ ਦਾ ਇੱਥੋਂ ਹੈ ਨਾ ਕਾਫੀ ਪੈ ਜਾਂਦਾ ਫਾਟਕ ਤੇ ਜਾਣਾ, ਪੈਦਲ ਆਹੋ ਪੈਦਲ ਕਾਫੀ ਆ, ਉਦਾਂ ਨਹੀਂ ਕਾਫੀ

ਜੇ daily ਜਾਣ ਲੱਗ ਜਾਉ, ਫੇਰ ਨਹੀਂ ਲੱਗਦਾ ਹੈ ਹੈ ਨਾ ਫੇਰ ਨਹੀਂ ਲੱਗਦਾ, ਸਹੀ ਗੱਲ ਹੈ, ਜੇ daily ਜਾਈਏ ਤੇ

ਆਉਦੀ ਹੁੰਦੀ ਸੀ, ਸਾਰੇ ਪਾਸੇ ਤੁਰ ਕੇ ਆਉਂਦੀ ਰਹੀ ਸੀ